ਮੇਰੇ ਪਰਿਵਾਰਜਨੋ ਅੱਜ ਤੋਂ ਦੋ ਦਿਨ ਬਾਅਦ 27 ਸਤੰਬਰ ਨੂੰ ਵਿਸ਼ਵ ਸੈਰਸਪਾਟਾ ਦਿਵਸ ਹੈ ਕੁਝ ਲੋਕ ਸੈਰਸਪਾਟੇ ਨੂੰ ਸਿਰਫ਼ ਸੈਰਸਪਾਟੇ ਦੇ ਸਾਧਨ ਵਜੋਂ ਦੇਖਦੇ ਹਨ ਪਰ ਸੈਰਸਪਾਟੇ ਦਾ ਇੱਕ ਬਹੁਤ ਵੱਡਾ ਪਹਿਲੂ ਰੋਜ਼ਗਾਰ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸੈਕਟਰ ਘੱਟੋਘੱਟ ਨਿਵੇਸ਼ ਨਾਲ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਦਾ ਹੈ ਤਾਂ ਉਹ ਸੈਰਸਪਾਟਾ ਖੇਤਰ ਹੈ ਸੈਰਸਪਾਟਾ ਖੇਤਰ ਨੂੰ ਵਧਾਉਣ ਲਈ ਕਿਸੇ ਵੀ ਦੇਸ਼ ਪ੍ਰਤੀ ਸਦਭਾਵਨਾ ਅਤੇ ਖਿੱਚ ਬਹੁਤ ਮਾਇਨੇ ਰੱਖਦੀ ਹੈ ਪਿਛਲੇ ਕੁਝ ਸਾਲਾਂ ਚ ਭਾਰਤ ਪ੍ਰਤੀ ਖਿੱਚ ਕਾਫੀ ਵਧੀ ਹੈ ਅਤੇ ਜੀ20 ਦੇ ਸਫਲ ਆਯੋਜਨ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਦੀ ਭਾਰਤ ਚ ਦਿਲਚਸਪੀ ਹੋਰ ਵਧ ਗਈ ਹੈ

ਯਤ੍ਰ ਵਿਸ਼ਵਮ ਭਵਤਯੇਕ ਨੀਡਮ
ਭਾਵ ਜਿੱਥੇ ਇੱਕ ਛੋਟਾ ਜਿਹਾ ਆਲ੍ਹਣਾ ਸਾਰੀ ਦੁਨੀਆ ਨੂੰ ਸਮੇਟ ਸਕਦਾ ਹੈ

ਮੇਰੇ ਪਰਿਵਾਰਜਨੋ ਭਾਰਤੀ ਸੱਭਿਆਚਾਰ ਅਤੇ ਭਾਰਤੀ ਸੰਗੀਤ ਹੁਣ ਗਲੋਬਲ ਹੋ ਗਿਆ ਹੈ ਉਨ੍ਹਾਂ ਪ੍ਰਤੀ ਦੁਨੀਆ ਭਰ ਦੇ ਲੋਕਾਂ ਦਾ ਲਗਾਵ ਦਿਨੋਂਦਿਨ ਵਧਦਾ ਜਾ ਰਿਹਾ ਹੈ ਚਲੋ ਮੈਂ ਤੁਹਾਨੂੰ ਇੱਕ ਪਿਆਰੀ ਧੀ ਦੁਆਰਾ ਕੀਤੀ ਇੱਕ ਪੇਸ਼ਕਾਰੀ ਦਾ ਇੱਕ ਛੋਟਾ ਆਡੀਓ ਤੁਹਾਨੂੰ ਸੁਣਾਉਂਦਾ ਹਾਂ
ਐਮਕੇਬੀ ਈਪੀ 105 ਆਡੀਓ ਬਾਈਟ 1

ਐਮਕੇਬੀ ਈਪੀ 105 ਆਡੀਓ ਬਾਈਟ 2
ਮੈਂ ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਲਈ ਜਰਮਨੀ ਦੀ ਕੈਸਮੀ ਦੇ ਜਨੂੰਨ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਉਸ ਦੀਆਂ ਕੋਸ਼ਿਸ਼ਾਂ ਹਰ ਭਾਰਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ

ਦੋਸਤੋ ਇਹ ਸੱਚ ਹੈ ਕਿ ਅੱਜ ਦਾ ਯੁੱਗ ਡਿਜੀਟਲ ਟੈਕਨਾਲੋਜੀ ਅਤੇ ਈਬੁੱਕਸ ਦਾ ਹੈ ਪਰ ਫਿਰ ਵੀ ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਚੰਗੇ ਦੋਸਤ ਦੀ ਭੂਮਿਕਾ ਨਿਭਾਉਂਦੀਆਂ ਹਨ ਇਸ ਲਈ ਸਾਨੂੰ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ
ਮੇਰੇ ਪਰਿਵਾਰਜਨੋ ਇਹ ਸਾਡੇ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ
ਜੀਵੇਸ਼ੁ ਕਰੁਣਾ ਚਾਪਿ ਮੈਤ੍ਰੀ ਤੇਸ਼ੁ ਵਿਧਿਯਤਾਮ

ਦੋਸਤੋ ਆਟੋ ਡਰਾਈਵਰ ਐੱਮ
ਰਾਜੇਂਦਰ ਪ੍ਰਸਾਦ ਜੀ ਵੀ ਚੇਨਈ ਤਾਮਿਲਨਾਡੂ ਵਿੱਚ ਇੱਕ ਅਨੋਖਾ ਕੰਮ ਕਰ ਰਹੇ ਹਨ ਉਹ ਪਿਛਲੇ 2530 ਸਾਲਾਂ ਤੋਂ ਕਬੂਤਰਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਉਸ ਨੇ ਆਪਣੇ ਘਰ ਵਿੱਚ 200 ਤੋਂ ਵੱਧ ਕਬੂਤਰ ਰੱਖੇ ਹੋਏ ਹਨ ਉਹ ਪੰਛੀਆਂ ਦੀ ਹਰ ਜ਼ਰੂਰਤ ਜਿਵੇਂ ਭੋਜਨ ਪਾਣੀ ਸਿਹਤ ਆਦਿ ਦਾ ਪੂਰਾ ਧਿਆਨ ਰੱਖਦੇ ਹਨ ਇਸ ਤੇ ਉਨ੍ਹਾਂ ਦਾ ਕਾਫੀ ਪੈਸਾ ਵੀ ਖਰਚ ਹੁੰਦਾ ਹੈ ਪਰ ਉਹ ਆਪਣੇ ਕੰਮ ਚ ਡਟੇ ਹੋਏ ਹਨ ਦੋਸਤੋ ਲੋਕਾਂ ਨੂੰ ਨੇਕ ਇਰਾਦੇ ਨਾਲ ਅਜਿਹਾ ਕੰਮ ਕਰਦੇ ਦੇਖ ਕੇ ਸੱਚਮੁੱਚ ਬਹੁਤ ਰਾਹਤ ਅਤੇ ਬਹੁਤ ਖੁਸ਼ੀ ਮਿਲਦੀ ਹੈ ਜੇਕਰ ਤੁਹਾਨੂੰ ਵੀ ਕੁਝ ਅਜਿਹੇ ਅਨੋਖੇ ਯਤਨਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਸਾਂਝਾ ਕਰੋ
ਮੇਰੇ ਪਰਿਵਾਰਜਨੋ ਆਜ਼ਾਦੀ ਦਾ ਇਹ ਅੰਮ੍ਰਿਤਕਾਲ ਦੇਸ਼ ਲਈ ਹਰ ਨਾਗਰਿਕ ਦੇ ਫਰਜ਼ ਦਾ ਦੌਰ ਵੀ ਹੈ ਕੇਵਲ ਆਪਣੇ ਫਰਜ਼ਾਂ ਨੂੰ ਨਿਭਾਉਣ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਫਰਜ਼ ਦੀ ਭਾਵਨਾ ਸਾਨੂੰ ਸਾਰਿਆਂ ਨੂੰ ਇਕ ਸੂਤਰ ਚ ਪਰੋਂਦੀ ਹੈ ਯੂ
ਸੰਭਲ ਵਿੱਚ ਦੇਸ਼ ਨੇ ਫਰਜ਼ ਦੀ ਭਾਵਨਾ ਦੀ ਇੱਕ ਅਜਿਹੀ ਮਿਸਾਲ ਦੇਖੀ ਹੈ ਜੋ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਹਾਂ ਜ਼ਰਾ ਸੋਚੋ ਇੱਥੇ 70 ਤੋਂ ਵੱਧ ਪਿੰਡ ਹਨ ਹਜ਼ਾਰਾਂ ਦੀ ਆਬਾਦੀ ਹੈ ਅਤੇ ਸਾਰੇ ਲੋਕ ਇਕੱਠੇ ਹੋ ਕੇ ਇੱਕ ਟੀਚੇ ਨੂੰ ਪ੍ਰਾਪਤ ਕਰਨ ਲਈ ਇਕਜੁੱਟ ਹੋ ਜਾਂਦੇ ਹਨ ਅਜਿਹਾ ਬਹੁਤ ਘੱਟ ਹੁੰਦਾ ਹੈ ਪਰ ਸੰਭਲ ਦੇ ਲੋਕਾਂ ਨੇ ਅਜਿਹਾ ਕਰਕੇ ਵਿਖਾਇਆ

ਮੇਰੇ ਪਿਆਰੇ ਪਰਿਵਾਰਜਨੋ ਅੱਜ ਮਨ ਕੀ ਬਾਤ ਵਿੱਚ ਸਿਰਫ ਇੰਨਾ ਹੀ ਅਗਲੀ ਵਾਰ ਜਦੋਂ ਮੈਂ ਤੁਹਾਨੂੰ ਮਨ ਕੀ ਬਾਤ ਵਿੱਚ ਮਿਲਾਂਗਾ ਨਵਰਾਤਰੀ ਅਤੇ ਦੁਸਹਿਰਾ ਲੰਘ ਗਿਆ ਹੋਵੇਗਾ ਤਿਉਹਾਰਾਂ ਦੇ ਇਸ ਮੌਸਮ ਵਿੱਚ ਤੁਸੀਂ ਵੀ ਹਰ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਓ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਰਹਿਣ ਇਹੀ ਮੇਰੀ ਕਾਮਨਾ ਹੈ ਤੁਹਾਨੂੰ ਇਨ੍ਹਾਂ ਤਿਉਹਾਰਾਂ ਦੀਆਂ ਬਹੁਤਬਹੁਤ ਸ਼ੁੱਭਕਾਮਨਾਵਾਂ ਫੇਰ ਮਿਲਾਂਗੇ ਹੋਰ ਨਵੇਂ ਵਿਸ਼ਿਆਂ ਨਾਲ ਦੇਸ਼ ਵਾਸੀਆਂ ਦੀਆਂ ਨਵੀਆਂ ਕਾਮਯਾਬੀਆਂ ਨਾਲ ਤੁਸੀਂ ਮੈਨੂੰ ਆਪਣੇ ਸੁਨੇਹੇ ਭੇਜਦੇ ਰਹੋ ਆਪਣੇ ਅਨੁਭਵ ਸਾਂਝੇ ਕਰਨਾ ਨਾ ਭੁੱਲੋ ਮੈਂ ਉਡੀਕ ਕਰਾਂਗਾ ਤੁਹਾਡਾ ਬਹੁਤ ਧੰ
ਨਵਾਦ ਨਮਸਕਾਰ
ਡੀਐੱਸਵੀਕੇ